ਤੇ ਹੁਣ ਤਾ ਮੋਟਰ ਸਾਈਕਲਾ ਤੇ ਜਾਣੇ ਆ ਅੱਛਾ ਕੀਨੇ ਦਿਨਾਂ ਦਾ ਹੁੰਦਾ ਤਿਨ ਦਿਨਾਂ ਦਾ

ਅਸੀਂ ਤਿੰਨ ਦਿਨਾਂ ਦਾ ਹੁੰਦਾ ਚਾਰ ਦਿਨ ਜਾਣੇ ਹੁਣੇ

ਚਾਰੇ ਦਿਨ ਜਾਣੇ ਹੁੰਦੇ ਊ ਹਾਂ ਹੁਣ ਤਾ ਤਿੰਨ ਦਿਨਾਂ ਦਾ ਜਾਣੇ

ਹੋਰ ਸਾਡੇ ਵੀ ਲਗਦਾ ਹੁੰਦਾ ਇਥੇ ਪਿੰਡ ਮੇਲਾ ਦੀਵਾਲੀ ਤੇ

ਪਹਿਲਾ ਪਹਿਲਾ ਤੇ ਮੈਨੂੰ ਇਨਾ ਡਰ ਲਗਿਆ ਬਸ ਡਿੱਗੂਗੀ

ਆ ਇਕ ਦੂਜੇ ਉੱਤੇ ਡਿੱਗਾਂਗੇ ਫਿਰ ਨੀ ਮੈਂ ਡਰੀ ਫਿਰ ਤੇ ਸਾਰਾ ਈ ਲਏ ਗਏ ਅਸੀਂ ਮੈਂ ਵੀ ਬਸ ਇਕ ਦੋ ਵਾਰੀ ਝੂਟੇ ਜੇ ਲਏ ਦੋ ਕਿ ਵਾਰੀ ਲੱਤਾਂ ਚੜ੍ਹ ਜਾਂਦਾ

ਫਿਰ ਮੈਂ ਚੁੱਪ ਕਰਕੇ ਘਰੇ ਆ ਕੇ ਬਹਿ ਗਯਾ ਮਸਾਂ ਨਾਲ ਪਟਾਕੇ ਮਾਰਨ ਲਗ ਗਏ ਅੱਛਾ ਅਸੀਂ ਵੀ ਬੁਹਤ ਹੋਲੀ ਹੋਲੀ ਲਿਮਕਲ ਲਿਮਕਲ ਸਰੀਰ ਤੇ ਅੱਛਾ ਅਸੀਂ ਬੁਹਤ ਪਟਾਕੇ ਚਲਾਏ ਐਤਕੀ ਹਮ ਇਕ ਮੇਰੀ ਬਹਿਣ ਆ ਨਵੁ ਓਹਦੇ ਓਹਨੂੰ ਵੀ ਉਹ ਬਹਿ ਗਈ ਕਿਸ਼ਤੀ ਤੇ ਓਹਨੂੰ ਵੀ ਉਲਟੀ ਆ ਗਈ ਉਹ ਵੀ ਅਸੀਂ ਉਹਨੂੰ ਅੱਦੇ ਝੂੱਟੇ ਅੱਦੇ ਝੂੱਟੇ ਤੇ ਤਾਰਿਆ

ਚੰਡੋਲ ਤੇ ਕੰਮ ਔਖਾ ਚੰਡੋਲ ਤੇ ਨਾ ਬੰਦਾ ਸੁਣਦਾ ਨੀ ਕਿਸੇ ਦੀ ਜੇ ਉਲਟੀ ਵੀ ਆ ਜੇ ਨਾ ਹੋ ਮੈਂ ਤਾ ਨੀ ਚੜ੍ਹੀ ਕੀਤੇ ਚੰਡੋਲ ਤੇ ਜੀ ਜਾ ਤੇ ਕਰਦਾ ਵੈਸੇ ਡਰ ਜਾ ਵੀ ਲਗਦਾ

ਚੜ੍ਹ ਕੀ ਦੇਖਿਓ ਇਕ ਦਿਨ ਕੀਤੇ ਬਸ ਹੁਣ ਤਾ ਜਮੇ ਵੀ ਨੀ ਚੜ੍ਹਦੀ ਹਮ ਹੋਰ

ਹਾਂ ਅੱਛਾ ਉੱਤੋਂ ਅੱਧੀ ਰਾਤ ਨੂੰ ਤਿੰਨ ਤਿੰਨ ਵਜੇ ਤਿੰਨ ਤਿੰਨ ਵਜੇ ਤਕ ਬੈਠੇ ਰਹਿੰਦੇ

ਤੇ ਇਸ ਵਾਰ ਤਾ ਮੇਲਾ ਈ ਲੰਗ ਗਿਆ ਘਟ ਈ ਅੱਛਾ ਪਿਛਲੇ ਸਾਲ ਸੀ ਪਿਛਲੇ ਸਾਲ ਨੂੰ ਜਦੋ ਡੰਡੇ ਪੈਣ ਲਗ ਗਏ

ਅੱਛਾ ਅਹੀ late ਆਉਂਦੇ ਫਿਰ ਅਸੀਂ ਵੀ ਜਾਣੇ ਸਾਨੂੰ ਕਹਿੰਦੇ ਚੰਗੇ ਹੋ ਜੋ ਬਹਿ ਬਹਿ ਕੇ

ਅਸੀਂ ਵੀ ਜਾਣੇ ਹੁਣੇ ਗੁਵਾਣ ਦੇ ਮੇਲੇ

ਹਮ ਰਾਤ ਨੂੰ ਤਾ ਬੁਹਤ ਮਜ਼ਾ ਆਉਂਦਾ ਮੇਲਾ ਵੇਖਣ ਦਾ ਲਾਈਟਾਂ ਹੀ ਲਾਈਟਾਂ ਹਮ ਚਾਨਣ ਹੀ ਚਾਨਣ ਹੁੰਦਾ ਹਰ ਕੀਤੇ ਵਧੀਆ ਲਗਦਾ

ਤੇ

ਕਈ ਵਾਰੀ ਦੁਰਘਟਨਾ

ਸਾਹ ਚੜ ਜੇ ਤੇਰੇ ਵਰਗੇ ਡਿਗ ਜੇ ਹਣਾ ਤੇ ਮਰ ਜੇ ਖਪ ਜੇ ਕੋਈ ਤੇਰੇ ਵਰ ਮੇਲੇ ਚ ਕਿਸੇ ਨੂੰ ਦੇਖਣਾ ਔਖਾ ਆ ਰਾਤ ਨੂੰ ਕਿਸੇ ਨੇ ਦੇਖਣਾ ਨੀ

ਤੁਹਾਡੇ ਵਰਗੀਆਂ ਖਾ ਕੀ ਵਾਲੇ ਪਕੌੜੇ ਕੁੜੀਆਂ ਨੀ ਖਾਂਦੀਆਂ ਵਾਲੇ ਪਕੌੜੇ ਮੁੰਡੇ ਖਾਂਦੇ ਹੁੰਦੇ ਨੇ

ਹਮ ਹੋਰ ਓਥੇ ਡਿਗਦੇ ਫਿਰਦੇ ਰਹਿੰਦੇ ਨੇ ਖਾ ਖਾ ਵਾਲੇ ਪਕੌੜੇ ਫਿਰ ਪਤਾ ਨੀ ਲਗਦਾ ਨਾ ਵਾਲੇ ਪਕੌੜੇ ਨਾਲ ਵਾਲੇ ਪਕੌੜੇ ਨਾਲ ਬੰਦਾ ਡਿਗਦਾ ਨੀ ਹੁੰਦਾ ਹੋਰ ਚਲ ਭੰਗ ਪੀ ਪੀ ਡਿਗਦੇ ਫਿਰਦੇ ਰਹਿੰਦੇ ਨੇ ਭੰਗ ਪੀ ਕੇ ਵੀ ਨੀ ਡਿਗਦੇ ਆ ਮੈਨੂੰ ਦੇਖੇ ਕਾਫੀ ਚੱਕਰ ਵੀ ਆਉਣ ਲਗ ਭੰਗ ਪੀ ਕੇ ਹਾਂ ਚੱਕਰ ਜਿਦਾ ਬੰਦੇ ਦਾ ਬੰਦੇ ਦਾ ਨਾ ਅਹ ਇਕ ਥਾਂ ਨਾ ਬਿਰਤੀ ਲਗੀ ਰਹਿੰਦੀ ਜਿਥੇ ਬੈਠਾ ਓਥੇ ਜੀ ਲਗਾ ਰਹਿੰਦਾ ਐਤਕੀ ਤਲਵੰਡੀ ਸਾਬੋ ਗਏ ਸੀ ਗਏ ਅਸੀਂ ਪੀ ਕੇ ਭੰਗ ਖਾ ਕੇ ਵਾਲੇ ਪਕੌੜੇ ਅਸੀਂ ਬੈਠੇ ਰਹੇ ਪੰਜ ਘੰਟੇ ਤੇ ਪੰਜ ਘੰਟੇ ਜਦੋ ਬੈਠੇ ਰਹੇ ਆਹੀ ਜੀ ਲਗਿਆ ਰਿਹਾ ਇਕ ਥਾਈ ਬੈਠੇ ਰਹੇ ਮੈਂ ਵੀ ਪੀ ਲਾਇ ਸੀ ਪਿਛਲੀ ਵਾਰ ਹਮ ਮੈਂ ਆਪਣੇ ਮਾਮਾ ਮਾਮੀ ਨਾਲ ਗਈ ਸੀ ਨਾ

ਮਾਮੀ ਨੀ ਵੀ ਪੀ ਲਾਇ ਸੀ ਮੇਰੀ ਨੇ ਓਹਨਾ ਨੇ ਤਾ ਪੂਰਾ ਗਿਲਾਸ ਪੀ ਲਿਆ ਸੀ

ਓਹਨਾ ਨੂੰ ਤਾ ਚਕ੍ਰ ਲਗ ਗਏ ਸੀ ਉਹ ਪਏ ਰਹੇ ਸਾਰਾ ਦਿਨ ਹਮ

ਓਹਨਾ ਦਾ ਜੀ ਲਗ ਰਿਹਾ ਸੀ ਕੀਤੇ ਬੈਠੇ ਹੁਣ ਵੀ ਮੈਨੂੰ ਨੀਂਦ ਆਈ ਜਾਂਦੀ ਐ ਜੀ ਕਰਦਾ ਬਾਈ ਸੋ ਜਾ ਜਾ ਕੇ ਭੰਗ ਵਾਲੀ ਕਮ ਹੋਰ

ਹੋਰ ਤਾ ਵਧੀਆ ਤੂੰ ਤਾ ਨੀ ਰੋਈ ਕਦੇ ਛੋਟੀ ਹੁੰਦੀ ਘਰਦਿਆਂ ਨੂੰ ਚੀਜ਼ ਨਾਲ

ਹੋਰ ਕੋਈ ਵੀ ਚੀਜ਼ ਲੈਣੀ ਹੋਵੇ ਨਾ ਮੈਂ ਤਾ ਰੁਸ ਕੇ ਜਾ ਰੋ ਕੇ ਲੈਣੀ ਹੁੰਦੀ ਹੋਰ

ਮੈਂ ਐ ਕਿਹੜੀ ਹੁੰਦੀ ਮੈਂ ਨੀ ਬਲੋਂਦੀ ਨਹੀਂ ਮੈਂ daddy ਨੂੰ ਆਪੇ ਪਤਾ ਲਗ ਜਾਂਦਾ ਜਦੋ ਮੈਂ ਰੁਸ ਕੇ ਬਹਿ ਜਾ ਵਸੇ ਓਹਨਾ ਨੂੰ ਮੇਰੇ ਮੂੰਹ ਤੋਂ ਪਤਾ ਲਗ ਜਾਂਦਾ ਅੱਛਾ ਠੀਕ ਬਸ ਮੇਰੇ ਕੋਲ ਇਕ ਬਹਾਨਾ ਹੁੰਦਾ ਰੋਟੀ ਨੀ ਖਾਂਦੀ ਓਹਨਾ ਨੂੰ ਪਤਾ ਲਗ ਜਾਂਦਾ ਬਾਈ ਲੈ ਰੁਸੀ ਰੋਈ ਐ ਚਲ ਠੀਕ ਆ ਵੀਰੇ ਤੁਸੀਂ ਦਸੋ ਹੋਰ ਭੈਣਾਂ ਕਿਵੇਂ ਤੁਹਾਡੀਆਂ ਵਧੀਆ ਵਧੀਆ ਹੋਰ ਬਾਈ game ਗੁਮ ਅਹ ਤਿਆਰੀ

ਵਧੀਆ ਕਿੰਨੇ ਤੋਂ ਲੈ ਕਿੰਨੇ ਸਮੇ ਤਕ ਜਾਂਦੇ ਹੁੰਦੇ ਓ ground ਮੈਦਾਨ ਚ ਚਾਰ ਤੋਂ ਵੱਜ ਕੇ ਛੇ ਸਾਢੇ ਛੇ

ਅੱਜ ਗਏ ਨੀ

ਅਜ ਤਾ ਉਹ ਵੀ ਅਸੀਂ ਵੀ ਬਸ school ਚ ਹੀ ਲੈ ਲੈਣੇ ਆ ਘਰੇ ਤਾ ਸਾਮਾਨ ਸਮੁਨ ਨੀ ਹੁੰਦਾ ਫਿਰ

ਹਮ

ਠੀਕ ਆ ਹਮ ਸਾਡੇ ਅਸੀਂ ਬਣਾਵਾਂਗੇ team ਐਤਕੀ

ਚਲ ਕਿੰਨੀ ਉਮਰ ਆਲੀ ਬਣਾਉਣੇ ਤੁਹੀ team ਵੇ cut ਟੇਲੀਵਿਜਨ ਆਧੁਨਿਕ ਵਿਗਿਆਨ ਦੀ ਅਧਭੁਤ ਕਾਢ ਟੇਲੀਵਿਜਨ ਆਧੁਨਿਕ ਵਿਗਿਆਨ ਦੀ ਅਧਭੁਤ ਕਾਢ ਹੈ ਇਸ ਵਿਚ ਰੇਡੀਓ ਤੇ ਸਿਨੇਮਾ ਦੋਹਾਂ ਦੇ ਗੁਣ ਸਮੋਹੇ ਪਏ ਹਨ ਇਸ ਦਾ ਵਰਤਮਾਨ ਦਿਲ ਪ੍ਰਚਾਵੇ ਦੇ ਨਾਲ ਆਪਣਾ ਵਿਸ਼ੇਸ਼ ਸਥਾਨ ਹੈ ਜਿਥੇ Radio ਰਾਹੀਂ ਸਾਡੇ ਤਕ ਆਵਾਜ ਰਾਹੀਂ ਸਾਡੇ ਤਕ ਭਿੰਨ ਭਿੰਨ ਪ੍ਰਕਾਰ ਦੇ Program ਪਹੁੰਚਾਏ ਜਾਂਦੇ ਹਨ ਉਥੇ ਟੇਲੀਵਿਜਨ ਵਿਚ ਉਸ program ਦੀ ਤਸਵੀਰ ਵੀ ਸਾਡੇ ਸਾਮਣੇ ਆਉਂਦੀ ਹੈ ਅਤੇ ਪ੍ਰਭਾਵਸ਼ਾਲੀ ਸਾਧਣ ਹੈ ਇਹ ਠੀਕ ਹੈ ਕਿ cinema ਵਿਚ ਵੀ television ਵਾਂਗ ਅਵਾਜ ਤੇ ਤਸਵੀਰ ਦੋਵੇਂ ਹੁੰਦੇ ਹਨ ਪਰ cinema television ਦੀ ਥਾਂ ਨਹੀਂ ਲੈ ਸਕਦਾ ਇਸ ਦਾ ਕਰਨ ਇਹ ਹੈ ਕਿ cinema ਵਿਚ ਇਕ ਸਮੇ ਕੇਵਲ ਇਕੋ film ਹੀ ਦਿਖਾਈ ਜਾਂਦੀ ਹੈ ਪਰ television ਵਿਚ ਵੰਨ ਸੁਵੰਨੇ program ਆਉਂਦੇ ਹਨ ਫੇਰ television ਦ੍ਵਾਰਾ ਸਾਨੂ ਇਸ ਸਾਰੇ ਮਨੋਰੰਜਨ ਦੀ ਘਰ ਬੈਠੇ ਹੀ ਪ੍ਰਾਪਤੀ ਹੁੰਦੀ ਹੈ ਜਦ ਕਿ cinema ਜਾਨ ਲਯੀ ਤਿਆਰੀ ਕਰਨੀ ਪੈਂਦੀ ਹੈ। ਭਾਰਤ ਵਿਚ television ਭਾਰਤ ਵਿਚ ਸਬਤੋਂ ਪਹਿਲਾਂ television ਇਕ ਨੁਮਾਇਸ਼ ਵਿਚ ਆਇਆ ਸੀ। ਅਕਤੂਬਰ ਉੰਨੀ ਸੋ ਉਨਾਹਠ ਵਿਚ ਡਾਕਟਰ ਰਾਜਿੰਦਰ ਪ੍ਰਸਾਦ ਨੇ ਦਿੱਲੀ ਵਿਖੇ ਆਕਾਸ਼ਵਾਣੀ ਦੇ television ਵਿਭਾਗ ਦਾ ਉਦਘਾਟਨ ਕੀਤਾ ਸੀ ਫੇਰ ਇਸਦਾ ਦੇਸ਼ ਦੇ ਹੋਰਨਾਂ ਭਾਗਾਂ ਵਿਚ ਵਿਕਾਸ ਹੋਇਆ ਪੰਜਾਬ ਵਿਚ

ਘਰਾਂ ਵਿਚ ਪਾਕਿਸਤਾਨ ਤੋਂ ਲਾਹੌਰ television station ਦਾ ਪ੍ਰੋਗਰਾਮ ਦਿਲਚਸਪੀ ਨਾਲ ਦੇਖਿਆ ਜਾਂਦਾ ਸੀ ਤੇਰਾਂ ਅਪ੍ਰੈਲ ਉੱਨੀ ਸੋ ਉਣਾਸੀ ਨੂੰ ਜਲੰਧਰ ਦਾ ਟੇਲੀਵਿਜਨ station ਚਾਲੂ ਕੀਤਾ ਗਿਆ। ਅੱਜ ਸਮੁਚੇ ਭਾਰਤ ਵਿਚ ਬਹੁਤ ਸਾਰੇ ਟੇਲੀਵਿਜਨ ਕੇਂਦਰ ਕਾਇਮ ਹੋ ਚੁਕੇ ਹਨ। ਪੰਜ metro channel ਚੱਲ ਰਹੇ ਹਨ ਤੇ ਅੱਸੀ ਤੇ ਨੱਬੇ cableTV Channel ਵੀ ਚੱਲ ਰਹੇ ਹਨ ਤੇ ਭਿੰਨ ਭਿੰਨ ਪ੍ਰਕਾਰ ਦੇ programme ਦੇਸ਼ ਭਰ ਦੇ television ਕੇਂਦਰਾਂ ਤੇ cable ਪ੍ਰਸਾਰਣਾ ਰਾਹੀਂ ਭਿੰਨ ਭਿੰਨ ਪ੍ਰਕਾਰ ਦੇ ਮਨੋਰੰਜਨ ਕਰਨ ਵਾਲੇ programfilm, ਗੀਤ, ਨਾਟਕ, ਲੜੀਵਾਰ ਨਾਟਕ ਕਹਾਣੀਆਂ ਕਲਾ, ਪ੍ਰਤਿਭਾ ਮੁਕਾਬਲੇ, fashion ਮੁਕਾਬਲੇ, ਖੇਡ ਮੁਕਾਬਲੇ ਵਾਪਰ ਰਹੀਆਂ ਘਟਨਾਵਾਂ ਦੀਆਂ ਖ਼ਬਰਾਂ, ਹਸਾਉਣੇ program ਸਿਹਤ ਸੰਬੰਦੀ ਆਸਣ ਤੇ ਕਸਰਤਾਂ ਧਾਰਮਿਕ program ਤੇ ਸਨਸਨੀ ਪੈਦਾ ਕਰਨ ਵਾਲੀ ਬਹੁਤ ਸਾਰੀ ਸਾਮਗਰੀ ਆਦਿ ਪੇਸ਼ ਕਰਨ ਤੋਂ ਬਿਨਾਂ ਲੋਕਾਂ ਦੇ ਗਿਆਨ ਵਿਚ ਵਾਧਾ ਕਰਨ ਵਾਲੇ ਵਿਦਿਅਕ ਉੱਨਤੀ ਵਿਚ ਵਾਧਾ ਕਰਣ ਵਾਲੇ, ਇਸਤਰੀਆਂ ਤੇ ਬੱਚਿਆਂ ਦੇ ਵਿਕਾਸ ਵਿਚ ਮਦਦ ਕਰਨ ਵਾਲੇ, ਨਵੇਂ ਉੱਠ ਰਹੇ ਕਲਾਕਾਰਾਂ ਦਾ ਉਤਸਾਹ ਵਧਾਉਣ ਵਾਲੇ

ਵਰਤਮਾਨ ਮਨੁੱਖ ਦੇ ਮਨੋਰੰਜਨ ਦਾ ਮੁੱਖ ਸਾਧਣ ਹੈ

ਵਰਗ ਤੇ ਹਰ ਦੇ ਮਨੋਰੰਜਨ ਦੀ ਸਮਗਰੀ ਪੇਸ਼ ਕੀਤੀ ਜਾਂਦੀ ਹੈ ਪਹਿਲਾਂ ਤਾਂ ਘਰ ਵਿਚ ਕਿਸੇ ਕਿਸੇ ਘਰ ਵਿਚ television ਹੁੰਦਾ ਸੀ ਤੇ ਸਾਰੇ ਮੁਹੱਲੇ ਦੇ ਬੱਚੇ ਛੋਟੇ ਵੱਡੇ ਬੁਜੁਰਗ ਸਾਰੇ TV ਦੇਖਣ ਜਾਂਦੇ ਸੀ ਪਰ ਅੱਜਕਲ ਹਰ ਇਕ ਘਰ ਵਿਚ television ਲੱਗਿਆ ਹੋਇਆ ਏ ਤੇ ਉਹਨਾਂ ਦੇ cable ਦੇ ਸਾਧਨ ਵੀ ਬਹੁਤ ਹਨ ਟੇਲੀਵਿਜਨ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਇਸ ਰਹੀ ਸਾਨੂੰ ਭਿੰਨ ਭਿੰਨ ਵਿਸ਼ਿਆਂ ਤੇ ਮਸਲਿਆਂ ਬਾਰੇ ਜਾਣਕਾਰੀ ਵੀ ਦਿਤੀ ਜਾਂਦੀ ਹੈ ਇਸ ਰਹੀ ਸਾਨੂੰ ਗਿਆਨ ਵਿਗਿਆਨ ਦੀਆਂ ਖੋਜਾਂ, ਇਤਿਹਾਸ, ਮਿਥਿਹਾਸ, ਵਰਤਮਾਨ, ਵਪਾਰ

ਜੰਗਲੀ ਪਸ਼ੂਆਂ ਤੇ ਸਮੁੰਦਰੀ ਜੀਵਾਂ, ਗੁਪਤਚਰਾਂ ਦੇ ਕੰਮਾਂ ਤੇ ਪ੍ਰਾਪਤੀਆਂ ਤੇ ਹੋਰ ਸਾਰੀਆਂ ਬਹੁਤ ਅਣਦੇਖਿਆ ਤੇ ਅਚੰਭੇਪੂਰਨ ਕਾਡਾਂ

television ਦਾ ਤੀਜਾ ਸਾਡਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੁੰਦਾ ਹੈ ਇਸ ਰਾਹੀਂ ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਕਰਕੇ ਲਾਭ ਕਮਾਉਂਦੇ ਹਨ ਤੇ ਖ਼ਬਰਾਂ ਦੀ ਜਾਣਕਾਰੀ ਵੀ ਟੇਲੀਵਿਜਨ ਰਾਹੀ ਹੀ ਦਿਤੀ ਜਾਂਦੀ ਹੈ। ਇਸਦਾ ਚੋਥਾ ਵੱਡਾ ਲਾਭ ਤਾਜਾ ਵਾਪਰਿਆ ਘਟਨਾਵਾਂ ਦੀ ਜਾਣਕਾਰੀ ਦੇਣਾ ਹੈ। ਇਸ ਸੰਬੰਧੀ ਤਾਂ ਬਹੁਤ ਸਾਰੇ ਵਿਸ਼ੇਸ਼ channel ਰਾਤ ਦਿਨ ਖ਼ਬਰਾ ਦਾ ਚੱਲ ਚਿਤਰਾਂ ਰਹੀ ਪ੍ਰਸਾਰਣ ਕਰਦੇ ਰਹਿੰਦੇ ਹਨ। television ਵਿੱਚ ਸਮਾਜ ਵਿਰੋਧੀ ਅਨਸਰਾਂ ਵਿਰੋਧੀ ਜਾਗ੍ਰਿਤੀ ਟੇਲੀਵਿਜਨ ਨੇ ਓਪਰੇਸ਼ਨ ਤੇ ਖੁਫੀਆ ਸਾਧਨਾਂ ਰਾਹੀ ਰਾਜਨੈਤਿਕ ਲੀਡਰਾਂ ਤੇ ਅਫਸਰਾਂ ਨੂੰ ਨੰਗੀਆਂ ਕਰ ਕੇ ਇਸ ਦੇਸ਼ ਵਿਰੋਧੀ ਕੁਕਰਮ ਵਿਰੋਧੀ ਮੁਹਿੰਮ ਛੇੜੀ ਹੈ ਉਥੇ ਸਨਸਨੀ, crime reporter ਜਾਗੋ ਇੰਡੀਆ, ਵਾਰਦਾਤ ਆਦਿ

ਜਾਗ੍ਰਿਤ ਕੇ ਅਜਿਹੇ ਦੁਸਟਾਂ ਵਿਰੁੱਧ ਚੁੱਕਣੇ ਕੀਤਾ ਹੈ ਤੇ ਲੋਕਾਂ ਨੂੰ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚ ਸ਼ਾਮਿਲ ਕਰ ਕੇ ਦੇਸ਼ ਵਿਚ ਫੈਲੇ ਇਸ ਕੌਰ ਦੇ ਵਿਰੁੱਧ ਝੰਡਾ ਵੀ ਚੁੱਕਿਆ ਹੈ ਰੋਜਗਾਰ ਦਾ ਸਾਧਣ ਟੇਲੀਵਿਜਨ ਬਹੁਤ ਵਧੀਆ ਰੋਜਗਾਰ ਦਾ ਸਾਧਣ ਹੈ ਇਸਦਾ ਅਗਲਾ ਵੱਡਾ ਲਾਭ ਇਹੀ ਹੈ ਕਿ ਟੇਲੀਵਿਜਨ station ਉਤੇ ਬਹੁਤ ਸਾਰੇ ਲੋਕਾਂ ਨੂੰ ਰੋਜਗਾਰ ਮਿਲਦਾ ਹੈ ਤੇ ਨਾਲ ਹੀ ਕਲਾਕਾਰ ਧੰਨ ਨਾਲ ਮਾਲਾਮਾਲ ਵੀ ਹੁੰਦੇ ਹਨ ਸਮੇਂ ਦਾ ਨਾਸ਼ ਤੇ ਰੌਲਾ ਰੱਪਾ ਇਸਦੀ ਸਭ ਤੋਂ ਵੱਡੀ ਹਾਣੀ ਇਹ ਹੈ ਕਿ ਇਹ ਸੁਵਾਦਲੇ ਤੇ ਵੰਨ ਸੁਵੰਨੇ ਪ੍ਰੋਗਰਾਮ ਪੇਸ਼ ਕਰ ਕੇ ਮਨੁੱਖ ਦਾ ਬਹੁਤ ਸਾਰਾ ਸਮਾਂ ਨਸ਼ਟ ਕਰਦਾ ਹੈ television ਨੇ ਗਲੀਆਂ ਮੁਹੱਲਿਆਂ ਤੇ ਘਰਾਂ ਵਿਚ ਰੋਲੇ ਰੱਪੇ ਨੂੰ ਵੀ ਵਧਾਇਆ ਹੋਇਆ ਹੈ ਸੱਭਿਆਚਾਰ ਉਤੇ ਹਮਲਾ cableTV ਦੇ ਪ੍ਰਸਾਰ ਰਾਹੀਂ ਟੇਲੀਵਿਜਨ ਨੇ ਸਾਡੇ ਸੱਭਿਆਚਾਰ ਉਤੇ ਮਾਰੂ ਹਮਲਾ ਬੋਲਿਆ ਹੈ ਫਲਸ੍ਵਰੂਪ ਇਸਦਾ ਤੇਜੀ ਨਾਲ ਪੱਛਮੀਕਰਨ ਵੀ ਹੋ ਰਿਹਾ ਹੈ ਵੱਖ ਵੱਖ ਕੰਪਨੀਆਂ ਟੇਲੀਵਿਜਨ ਉਤੇ ਆਪਣੇ ਮਾਲ ਸੰਬੰਧੀ ਕੁੜਪ੍ਰਚਾਰ ਤੇ ਇਸ਼ਤਿਹਾਰ ਬਾਜੀ ਕਰਕੇ ਜਿਥੇ ਲੋਕਾਂ ਤੋਂ ਪੈਸੇ ਬਟੋਰਦੀਆਂ ਹਨ ਉਥੇ ਉੰਨਾ ਦੇ ਖਾਣ ਪੀਣ ਤੇ ਰਹਿਣ ਸਹਿਣ ਦੀਆਂ ਆਦਤਾਂ ਨੂੰ ਵੀ ਬਦਲ ਰਹੀਆਂ ਹਨ। ਕਈ ਵਾਰ ਫ਼ਿਲਮਾਂ ਤੇ ਲੜੀਵਾਰ ਨਾਟਕਾਂ ਵਿਚਲੇ ਦ੍ਰਿਸ਼ ਇੰਨੇ ਨੰ ਨੰਗੇਜਵਾਦੀ ਹੁੰਦੇ ਹਨ ਕਿ ਉਹਨਾਂ ਨੂੰ ਆਪਣੇ ਪਰਿਵਾਰ ਵਿਚ ਬੈਠਕੇ ਦੇਖ ਨਹੀ ਸਕਦੇ ਨਜਰ ਉਤੇ ਅਸਰ ਇਸ ਤੋਂ ਇਲਾਵਾ television screen ਦੀ ਤੇਜ ਰੋਸ਼ਨੀ ਤੇ radio ਕਿਰਨਾਂ ਅੱਖਾਂ ਦੀ ਨਜਰ ਉਪਰ ਬੁਰਾ ਅਸਰ ਵੀ ਪਾਉਂਦੀਆਂ ਹਨ ਆਪਸੀ ਮੇਲਜੋਲ ਦਾ ਘਟਨਾ television ਨੇ ਲੋਕਾਂ ਦੇ ਸਮਾਜਿਕ ਜੀਵਨ ਉਪਰ ਵੀ ਬਹੁਤ ਬੁਰਾ ਅਸਰ ਪਾਇਆ ਹੈ। ਲੋਕ ਸ਼ਾਮ ਵੇਹਲੇ ਇਕ ਦੂਜੇ ਦੇ ਘਰ ਜਾਣਾ ਤੇ ਮਿਲਣਾ ਜੁਲਣਾ ਛੱਡ ਕੇ ਆਪਣੇ ਘਰਾਂ ਵਿਚ ਟੇਲੀਵਿਜਨ ਮੂਹਰੇ ਬੈਠਣਾ ਵਧੇਰੇ ਪਸੰਦ ਕਰਦੇ ਹਨ ਜਦੋ ਮਿੱਤਰ ਜਾਂ ਗੁਆਂਢੀ ਦੂਸਰੇ ਦੇ ਘਰ ਜਾਂਦਾ ਹੈ ਤਾਂ ਉਸਨੂੰ ਰੰਗ ਵਿਚ ਭੰਗ ਪਾਉਣ ਵਾਲਾ ਸਮਝਿਆ ਜਾਂਦਾ ਹੈ ਉਪਰੋਂ ਸਾਰੀ ਚਰਚਾ ਤੋਂ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ Television ਆਧੁਨਿਕ ਵਿਗਿਆਨ ਦੀ ਅਦੁਭੂਤ ਕਾਢ ਹੈ ਇਸਦੇ ਵਿਕਾਸ ਤੋਂ ਬਿਨਾ ਵਰਤਮਾਨ ਸੱਭਿਆਚਾਰ ਉੱਨਤੀ ਨਹੀਂ ਕਰ ਸਕਦਾ ਇਹ ਵਰਤਮਾਨ ਮਨੁੱਖਾਂ ਦੇ ਮਨਪਰਚਾਵੇ ਤੇ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਦਾ ਜਰੂਰੀ ਸਾਧਣ ਹੈ

ਵਿਗਿਆਨ ਦੀਆਂ ਬਹੁਤ ਸਾਰੀਆਂ ਕਾਢਾਂ ਮਨੁੱਖੀ ਉਨਤੀ ਵਿਚ ਵੀ ਯੋਗਦਾਨ ਦਿੱਤਾ ਹੈ ਪਹਲੇ ਜਮਾਨੇ ਵਿਚ ਸਾਰੇ ਬੱਚੇ ਪਹਿਲੇ ਵਾਲੇ ਬੱਚੇ ਘੱਰ ਵਿਚ ਨਹੀਂ ਖੇਡ ਕੇ ਬਾਹਰ ਗਲੀਆਂ ਵਿਚ ਖੇਡਦੇ ਹੁੰਦੇ ਸੀ ਜਦ ਦਾ ਟੇਲੀਵਿਜਨ ਆਇਆ ਹੈ ਪਰ ਘਰਾਂ ਵਿਚ ਬੈਠ ਕੇ ਹੀ TV ਟੇਲੀਵਿਜਨ ਦੇਖਣ ਦਾ ਆਨੰਦ ਲੈਂਦੇ ਹਨ ਕੋਈ ਹੁਣ ਬਾਹਰ ਛੱਡਣ ਵੀ ਨਹੀਂ ਜਾਂਦਾ ਸਾਰੇ ਆਪਣੇ ਆਪਣੇ ਘਰਾਂ ਵਿਚ ਹੀ ਬੈਠੇ ਰਹਿੰਦੇ ਹਨ ਨਾ ਕੋਈ ਮੁਹੱਲਿਆਂ ਵਿਚ ਸ਼ੋਰ ਨਾ ਕੋਈ ਰੌਲਾ ਰੱਪਾ ਕੁਛ ਵੀ ਨਹੀਂ ਪੈਂਦਾ ਹੈ ਦੁਨੀਆਂ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਿਥੇ ਵਿਗਿਆਨ ਨੇ ਆਪਣੇ ਚਰਨ ਨਹੀਂ ਪਾਏ ਹੋਣ ਇਸ ਦੀਆਂ ਨਵੀਆਂ ਨਵੀਆਂ ਕਾਢਾਂ ਵਿੱਚੋ ਇਕ ਮਹੱਤਵਪੂਰਨ ਕਾਢ television ਹੀ ਹੈ ਅੱਜਕਲ television ਹਰ ਇਕ ਘਰ ਵਿਚ ਹੈ ਤੇ ਸਾਰੇ ਰਿਸ਼ਤੇਦਾਰੀ

ਤਾਜ਼ੀਆਂ ਵਾਪਰੀਆਂ ਘਟਨਾਵਾਂ ਦਾ ਪਤਾ ਲੱਗਦਾ ਹੈ ਅੱਜਕਲ TV ਤੇ ਰੋਜ ਰਾਹੀਂ ਤਾਜ਼ੀਆਂ ਵਾਪਰੀਆਂ ਖਬਰਾਂ ਵੀ ਸੁਣਾਇਆ ਜਾਂਦੀਆਂ ਹਨ ਜਿਥੇ Cable TV ਹਰ ਵਰਗ ਦੇ ਲੋਕਾਂ ਲਈ ਵੀ ਲਾਭਦਾਇਕ ਹੈ ਉਥੇ ਉਸਦੀਆਂ ਹਾਣੀਆਂ ਵੀ ਬਹੁਤ ਹਨ। ਬੱਚੇ ਜ਼ਿਆਦਾ ਸਮਾਂ CableTV ਦੇ ਅੱਗੇ ਬੈਠਦੇ ਰਹਿੰਦੇ ਹਨ ਅਤੇ ਆਪਣੀ ਪੜਾਈ ਵੱਲ ਵੀ ਧਯਾਨ ਨਹੀਂ ਦੇਂਦੇ ਇਸਤੋਂ ਬਿਨਾਂ ਜ਼ਿਆਦਾ TV ਦੇਖਣ ਨਾਲ ਵੀ ਉੰਨਾ ਦੀ ਨਜਰ ਤੇ ਵੀ ਬੜਾ ਅਸਰ ਪੈਂਦਾ ਹੈ ਤੇ ਅੱਜਕਲ ਛੋਟੇ ਛੋਟੇ ਬੱਚਿਆਂ ਨੂੰ ਵੀ ਐਨਕਾਂ ਲੱਗਿਆ ਹੋਇਆ ਹੈ ਇਹ ਦਿਲ ਪ੍ਰਚਾਵਾ ਮਨ ਦੀ ਇਕ ਤਿਵਰ ਇੱਛਾ ਟੇਲੀਵਿਜਨ ਬਣ ਗਿਆ ਹੈ cableTV ਵਰਤਮਾਨ ਕਾਲ ਦੇ ਲੋਕਾਂ ਦੇ

Sony TV ਤੇ Zeecinema ਇਹਨਾਂ channel ਨੂੰ ਬਦਲ ਬਦਲ ਕੇ ਮਨੁੱਖ ਆਪਣੇ ਮਨਪਸੰਦ ਦੇ program ਵੇਖ ਕੇ ਆਪਣਾ ਮਨੋਰੰਜਨ ਕਰਦਾ ਹੈ ਤੇ ਦਿਨਭਰ ਦੀ ਥਕਾਵਟ ਥੋੜੀ ਦੇਰ ਵਿਚ ਹੀ ਖਤਮ ਕਰ ਲੈਂਦੇ ਹੈ ਅਸੀਂ ਘਰ ਬੈਠੇ ਹੀ film ਗੀਤ ਨਾਟਕ ਭਾਸ਼ਣ ਆਦਿ program ਵੀ ਦੇਖ ਸਕਦੇ ਹਾਂ cable TV ਰਾਹੀਂ ਨਾਂ ਕੇਵਲ ਸਾਨੂੰ

television ਦੇ ਮਿਲ ਜਾਂਦੀ ਹੈ ਵੱਖ ਵੱਖ ਵਸਤਾ ਬਣਾਉਣ ਵਾਲਿਆਂ company ਵੀ firm ਵੀ cable ਰਹੀ ਆਪਣੀ ਮਸ਼ਹੂਰੀ ਕਰਕੇ television ਦਾ ਬਹੁਤ ਲਾਭ ਉਠਾਂਦਿਆਂ ਹਨ ਤੇ ਇਸ ਕਰਨ ਉੰਨਾ ਦੀ ਚੀਜਾਂ ਦੀ ਮੰਗ ਵੀ ਵਧਦੀ ਜਾ ਰਹੀ ਹੈ ਵੱਖ ਵੱਖ ਵਸਤਾਂ ਬਣਾਉਣ ਵਾਲਿਆਂ company ਉੰਨਾ ਦੀਆ ਚੀਜਾਂ ਦੀ ਮੰਗ ਵਧਦੀ ਜਾ ਰਹੀ ਹੈ ਅਨੇਕ ਲੋਕ ਨੂੰ ਰੋਜਗਾਰ ਦੇਣ ਵਿਚ cableTV ਦਾ ਬਹੁਤ ਬੜਾ ਹੱਥ ਹੈ ਜਿਥੇ cableTV ਹਰ ਲੋਕਾਂ ਲਈ ਲਾਭਦਾਯਕ ਹੈ ਤੇ ਉਸਤੋਂ